ਨਈ ਦਾਦੀ ਨੂੰ ਬੀਬੀ ਨੀ ਕਹਿੰਦੇ ਨਾਨੀ ਨੂੰ ਬੀਬੀ ਕਹਿੰਦੇ ਆ ਬੀਬੀ ਤਾਂ ਆ ਵੇ ਹਾਡੇ ਤਾਂ ਸਾਰੇ ਹਾਡੀ ਮਾਤਾ ਨੂੰ ਬੀਬੀ ਕਹਿੰਦੇ ਆ ਹਮ ਪਤਾਨੀ ਫੇਰ ਭੈਣ ਜੀ ਪੰਜਾਬ ਚ ਬੀਬੀ ਕਹਿੰਦੇ ਆ

ਹਾਡੇ ਘਰ ਆਜਾ ਤੂੰ ਹੁਣੇ ਆਜਾ ਸਾਰੇ ਵੇਖੀ ਜਿੰਨੇ ਵੀ ਆਉਣਾ ਸਾਰਿਆਂ ਨੇ ਤੈਨੂੰ ਬੀਬੀ ਕੀ ਕਰਨ ਡਈ ਆ ਕੀਤੇ ਪਤਾ ਤਾਂ ਨੀ ਤੁਹਾਨੂੰ ਮਿਲ ਗਿੱਛ ਇਹਨੇ ਓ ਕੇ ਕਿ ਬੀਬੀ ਕਹਿੰਦੇ ਦਾਦੀ ਨੂੰ ਵੀ ਨਈ ਬੀਬੀ ਮੈ ਕਹਿਣ ਮਾਨਣੀ ਆ ਬੀਬੀ ਕਹਿੰਦੇ ਆ ਮੈ ਕਹਿੰਨੀ ਆ ਬੀ ਨਾਨੀ ਨੂੰ ਕਹਿੰਦੇ ਤੁਹੀ ਕਹਿੰਦੇ ਦਾਦੀ ਨੂੰ ਕਹਿੰਦੇ ਆ ਓ ਦਾਦੀ ਨੂੰ ਵੀ ਕਹਿੰਦੇ ਤੇ ਨਾਨੀ ਨੂੰ ਵੀ ਬੀਬੀ ਕਹਿੰਦੇ ਆ ਚਲੋ ਠੀਕ ਆ ਨਾਨੀ ਦਾਦੀ ਨੂੰ ਬੀਬੀ ਕਹਿੰਦੇ ਹੁਣੇ ਆ

ਬੀਜੀ ਅਖੰਡ ਰਹੇ ਆ ਮਾਮੂ ਹੁਨੀ ਬੀਜੀ ਕਹਿੰਦੇ ਰਹੇ ਆ ਬੀਜ਼ੀ ਬੀਜੀ ਕਹਿੰਦੇ ਹੀ ਮਾਮੇ ਦੀ ਨਾਨੀ ਜਿਹੜੀ ਹਾਡੀ ਮਾਮੇ ਦੀ ਸਕੀ ਮਾਂ ਹੀ

ਆਹੋ ਤੇ ਮੈ ਹੋਰ ਕੀ ਕਹਿਣ ਡਈ ਆ ਤੂੰ ਮੇਰੇ ਨਾ ਜਿੱਦਣ ਡਈ ਏਂ ਨਾਨੇ ਨੂੰ ਭਾਪਾ ਕਹਿੰਦੇ ਹੀ ਆਹੋ ਤੇ ਤੂੰ ਚਾਅ ਪੀ ਲੈਂਦੀ ਹਾ ਹੁਣ

ਚਾਅ ਮੈ ਬੱਸ ਹੁਣ ਪੀਣ ਲੱਗੀ ਹੁਣ ਬਸ free ਹੋ ਕੇ ਹੁਣ ਬਸ ਲੱਗੀ ਆ ਮੈ ice cream ਲੱਗੀ ਬਹਿਕੇ ਖਾਨ

ਚੱਲ ਠੀਕ ਆ ice cream ਖਾਨ ਲੱਗੀ ਆ ਏਧਰ ਵੀ ਭੇਜਦੀ ਡੱਬਾ ਇਕ ਠੀਕ ਆ ਕਿਹੜੀ strawberry ਆਲੀ

ਚੱਲ ਠੀਕ ਆ orange ਵਾਲੀ ਵੀ prange ਵਾਲੀ ਵੀ ਚੋਕੋਬਾਰ ਖਾਂਦੇ ਏ ਜ਼ਿਆਦਾ

ਹਮ choco bar ਸਵਾਦ ਲੱਗਦੀ ਆ ਮੈਨੂੰ ਅਹ ਕੇਕ ਵੀ choco bar ਦਾ ਈ ਸਈ ਲੱਗਦਾ ਇਹ ਰਾਬੜੀ ਵਾਲੀ ਜਿਹੜੀ ਲਿਆਂਦੀ ਹੀ ਨਾ ਰਾਤੀ ਇਹਨਾਂ ਨੇ ਕੁਲਫੀ ਦੱਸ ਵਾਲੀ ਉਹ ਵੀ ਵਧੀਆ tasty ਉਹ ਵੀ ਰੇਬੜੀ ਵਾਲੀ

ਠੀਕ ਆ ਬੇ ਆਹ ਹਾਡਾ michael ਨਾ ਇਹਨੇ ਜਦੋ ਛੋਟਾ ਹੀ ਇੱਕ ਲਿਆਂਦੇ ਰਹੇ ਨਾ ਕੇਕ ਏਦੇ ਤੇ ਇਹਨੇ ਕਹਿਣਾ ਮਮਾ ਜੈਲੋ ਪੀਲਾ ਕੇਕ ਪੀਲੇ ਰੰਗ ਦਾ ਲੈ ਕੋਈ flavor ਹੁਣਾ ਉਹਨਾਂ ਚੋਂ

chocolate ਵਾਲਾ ਬੱਚਿਆਂ ਨੂੰ ਪਸੰਦ ਹੁੰਦਾ

ਆ ਮੈ ਰੂਹੀ ਨੇ ਪਾਪਾ ਜੀ ਦੇ ਬਡੇ ਤੇ ਪਤਾਨੀ ਆਹ sky blue ਜੇਆ ਕਲਰ ਕੇਕ ਦਾ ਹੋਏ ਹੋਏ ਖਾਕੇ ਤੇ ਸਾਰੇ ਬਿਮਾਰ ਹੋਗੇ ਓ ਤੁਹੀਂ ਤੁਹਾਨੂੰ ਕਿੰਨੇ ਕਹਿਤਾ ਹੀ ਲਿਆਉਣ ਵੱਲੋਂ ਰੂਹੀ ਕਿਹੜੀ ਓਹੀ ਆਪਣੀ ਆਹ ਭਾਜੀ ਕਿ ਨੌਂ ਅਨੀਤਾ ਭਰਜਾਈ ਦੀ ਪੁੱਛਦੇ ਹੀ

ਆਸ਼ਾ ਭਾਜੀ ਦੇ ਜਨਮਦਿਨ ਤੇ ਓ sky blue ਜੇਆ ਕਲਰ ਹੀ ਓਦਾ cake ਦਾ ਸਾਰੇ ਉਲਟੀਆਂ ਮਾਰਨ ਫੇਰ

ਮਤਲਬ flavor ਕਾਦਾ ਹੀ ਓ ਹੈ ਤੇ sky blue ਸੀ color

flavor ਹੁੰਦਾ ਨਾ ਜਿਦਾਂ strawberry ਦਾ ਓਰੰਜ ਦਾ

ਅਸ਼ਾ ਠੀਕ ਆ ਆਹੀਂ ਓਦੋਂ ਈ ਗਏ ਹਾਂ ਜਿਦੋਂ ਕੇਕ ਕੱਟ ਹੋਇਆ ਹੀ ਅਸ਼ਾ ਚੱਲ ਠੀਕ ਆ ਟਿੱਕੂ

ਮੈ ਚਾਅ ਪੀਣ ਲੱਗੀ ਹੀ ਹੁਣ ਠੀਕ ਠੀਕ ਚਾਅ ਗੱਲ ਕਰਾਂਗੀ ਤੇ ਫੇਰ ਤੂੰ ਚਲ ਠੀਕ ਆ ok bye ਓ ਨਾ ਜਾਣਾ ਹੀ ਮੈ ਕੀਤੇ ਤੇ ਤਿਆਰ ਹੋਏ ਹੀ ਨਯਾਣੇਆਂ ਨੂੰ ਲੈਕੇ ਜਾਣਾ ਹੀ ਸ਼ਾਇਦ ਚਾਲ ਠੀਕ ਆ ok ਹਾਂਜੀ

ਉਹਨਾਂ ਦੇ ਵਿੱਚ ਕਿਸੇ ਨੂੰ ਨਹੀਂ ਕਿਹਾ ਜਾਂਦਾ, ਤੁਸੀਂ Christian ਬਣ ਜੋ। ਕਿਸੇ ਨੂੰ ਵੀ ਨਹੀਂ ਕਿਹਾ ਜਾਂਦਾ, ਠੀਕ ਆ ਉਹ ਆਪਣੀ prayer ਕਰਦੇ ਨੇ। ਉਹਨਾਂ ਦਾ ਕੰਮ ਏ, ਅੱਗੋ ਉਹ Christian ਨੇ, ਉਹ Christian ਦੇ ਢੰਗ ਨਾਲ prayer ਕਰਦੇ ਨੇ। ਲੇਕਿਨ ਸਿੱਖ ਆਪਣੇ ਆਪ ਜੇ ਦੇਖਣ ਤੇ ਤੁਹਾਡੇ school ਆ private ਤੇ ਸਰਕਾਰੀ ਨੇ। private ਕਹਿ ਜਾ ਸਕਦੇ ਓ ਜਾਂ ਸਰਕਾਰੀ। private ਜਿਹੜੇ ਤੁਹਾਡੇ school ਨੇ, ਤੁਸੀਂ private ਲੋਕ ਕਿੰਨਾ ਤਾਂ ਤੁਸੀਂ ਜਿਹੜਾ ਸਿੱਖੀ ਦਾ ਪ੍ਰਚਾਰ ਕਰ ਰਹੇ ਓ ਤੇ ਕਿੰਨੇ ਕੁ ਤੁਸੀਂ ਸਿੱਖੀ ਦੀਆਂ ਜਿਹੜੀਆਂ ਉਥੇ ਸਵੇਰੇ prayer ਦੇ ਵਿੱਚ ਜਿਹੜੇ ਸ਼ਬਦ ਆ ਬੋਲੇ ਜਾਂਦੇ ਆ, ਮੈਂ ਖਾਲਸਾ school ਦਾ ਪੜ੍ਹਿਆ।

ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ committee ਨੂੰ ਇਹ ਕਹਿ ਦਿਨੇ ਆ ਇਹ ਚੰਗੀ ਨਹੀਂ, ਇਹਨੇ ਕੀਤਾ ਨੀ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਦੋ ਰੁਪਏ ਦੀ ਗੁਰਮਤਿ ਪ੍ਰਕਾਸ਼ ਕਿਤਾਬ ਆਉਂਦੀ ਰਹੀ ਹੈ, ਅੱਜ ਤੋਂ ਮੇਰੇ ਖਿਆਲ ਪੰਜ ਰੁਪਏ ਦੀ ਹੋ ਗਈ ਆ। ਦੋ ਰੁਪਏ ਦੀ ਗੁਰਮਤਿ ਪ੍ਰਕਾਸ਼ ਕਿਤਾਬ ਆ, ਉਹ ਜਿਹੜੇ ਇਹ ਮੇਰੇ ਵੀਰ ਕਹਿੰਦੇ ਆ ਸ਼੍ਰੋਮਣੀ committee ਨੇ ਦਿੱਤਾ ਈ ਨੀ, ਉਹ ਪੰਜ ਰੁਪਏ ਤਾਂ ਖਰਚਣੇ ਨੇ, ਪੰਜ ਸੌ ਰੁਪਏ ਦੀ life membership ਆ, ਗੁਰਦੁਆਰਾ ਦੀ ਦੌ ਸੌ ਰੁਪਏ ਦੀ life membership ਆ ਮੇਰੇ ਕੋਲ ਦੋਵੇਂ ਆਉਂਦੀਆਂ ਨੇ, ਬੱਚੇ ਵੀ ਪੜ੍ਹਦੇ ਨੇ। ਆਪੇ ਪੁੱਛਦੇ ਨੇ ਵੀ ਆ ਕਿਵੇਂ ਆ, ਆ ਇਤਿਹਾਸ ਦੀ ਜਿਹੜੀ discussion ਹੋ ਜਾਂਦੀ ਆ। ਅਸੀਂ ਤਾਂ ਕੁਛ ਕੀਤਾ ਈ ਨੀ ਤੇ ਇਸੇ ਕਰਕੇ ਸਾਡੇ ਨਾਲੋਂ ਅੱਗੇ ਲੰਘ ਗਏ ਈਸਾਈ Missionary । ਉਹ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ, ਉਹਨਾਂ ਨੂੰ ਕਰਨਾ ਚਾਹੀਦਾ। ਹਰ ਇੱਕ ਨੂੰ ਖੁੱਲ੍ਹ ਏ ਭਾਰਤ ਦਾ ਸੰਵਿਧਾਨ ਸਾਰਿਆਂ ਨੂੰ ਹੱਕ ਦਿੰਦਾ ਕਿ ਉਹ ਆਪਣੇ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨ। ਹੁਣ ਰਹੀ ਗੱਲ ਕਿ ਲੋਕ ਈਸਾਈਅਤ ਵੱਲ ਕਿਉਂ ਗਏ। ਰਹੀ ਇਹ ਗੱਲ ਜਿਹੜੇ ਹੁਣ ਬਹਿਸ ਦਾ ਵਿਸ਼ਾ ਇਹ ਹੈ ਕਿ ਇਹ ਭਰਮ ਪੈਦਾ ਕਰਦੇ ਆ, ਕਿ ਇਹ ਪਾਖੰਡਵਾਦ ਕਰਦੇ ਆ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਾ, ਮੇਰੇ ਕੋਲ Indian Medical Act ਪਿਆ ਹੋਇਆ। ਮੈਂ ਉਹਨੂੰ ਪੂਰਾ ਚੰਗੀ ਤਰ੍ਹਾਂ ਪੜ੍ਹ ਲਿਆ। ਉਹਦੇ ਵਿੱਚ ਇਹੋ ਜਿਹੀਆਂ ਚੀਜਾਂ ਜਿਹੜੀਆਂ ਨੇ, ਉਹ Indian Penal Code ਦੇ under ਆਉਂਦੀਆਂ ਨੇ ਔਰ ਉਹ ਗੈਰ-ਕਾਨੂੰਨੀ ਨੇ, ਭਾਵੇਂ ਕੋਈ ਧਾਗਾ ਕਰਦਾ, ਕੋਈ ਤਵੀਤ ਕਰਦਾ। ਆਪਣੀ ਕੋਈ ਪੱਤਰੀ ਖੋਲ੍ਹਦਾ, ਕੋਈ ਜੰਤਰੀ ਖੋਲ੍ਹਦਾ, ਕੋਈ ਜਲ ਕਰਦਾ, ਕੋਈ ਚੌਂਕੀ ਕਰਦਾ। ਕੋਈ ਕਿਸੇ ਨੂੰ ਕਹਿੰਦਾ ਮੈਂ ਦੈਵਿਕ ਸ਼ਕਤੀ ਦੇ ਨਾਲ ਤੁਹਾਨੂੰ ਠੀਕ ਕਰ ਦਿੰਨਾ ਤੈਨੂੰ, ਸੁਆਹ ਦਿੰਨਾ, ਕੁਝ ਵੀ ਕਰਦਾ। ਜੋ ਡੋਰੀਆ ਖਿਡਾਉਂਦਾ, ਜੋ ਕਰਦਾ, ਸਭ ਕੁਝ ਈ ਗਲਤ ਆ। Medical Act ਦੇ ਅਨੁਸਾਰ so ਇਸ ਕਰਕੇ ਕਿਉਂਕਿ ਇਹ ਇਕ therapies ਨੇ ਤੇ therapies ਉਦੋਂ ਹੀ ਹੈਗੀਆਂ ਨੇ ਜਿਹੜੀਆਂ ਆਹ Indian Medical Act ਦੇ ਵਿੱਚ pass ਨੇ। ਉਹੀ ਉਹ ਕਰ ਸਕਦਾ। so ਇਸ ਲਈ ਇਹ ਜਿਹੜੀਆਂ ਚੀਜਾਂ ਨੇ ਵੈਸੇ ਗਲਤ ਨੇ। ਹੁਣ ਉਥੇ ਮਸਲਾ ਇਹ ਉੱਠਦਾ ਕਿ Christian ਇਹ ਗੱਲ ਕਰਦੇ ਨੇ, ਇਹ ਪਾਖੰਡਵਾਦ ਕਰਦੇ ਨੇ ਜਾਂ ਇਹ ਭਰਮ ਪਾਉਂਦੇ ਨੇ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾ, ਇਹ Christian ਨਹੀਂ ਕਰਦੇ ਪਾਉਂਦੇ। ਇਹ ਜਿਹੜੀਆਂ ਚੀਜਾਂ ਨੇ ਵੈਸੇ ਗਲਤ ਨੇ ਸਾਡੇ ਖੂਨ ਦੇ ਵਿੱਚ ਭਰਮ ਵੜ ਗਿਆ ਹੋਇਆ। ਸਾਡੇ ਖੂਨ ਦੇ ਵਿੱਚ, ਸਾਡੀ ਜੀਭ ਦੇ ਵਿੱਚ ਭਰਮ ਆ ਕਿ ਸਿੱਖ ਜਿਹੜੇ ਅੰਮ੍ਰਿਤਧਾਰੀ ਨੇ ਜਾਂ ਸਿੱਖ ਜਿਹੜੇ ਬਣ ਗਏ ਨੇ ਕਿ ਸਾਰੇ ਈ ਜਿਹੜੇ ਨੇ ਸ੍ਰੀ ਗੁਰੂ ਗ੍ਰੰਥ ਮਾਲਕ ਉੱਤੇ ਟੇਕ ਲਾ ਕੇ ਬਹਿ ਜਾਂਦੇ ਨੇ ਕਿ ਰੱਬ ਮਾਲਕਾਂ ਜੇ ਦੇਣਾ ਦੇ, ਜੇ ਨਹੀਂ ਦੇਣਾ ਨਾ ਦੇ। ਜੇ ਇਸ ਤਰ੍ਹਾਂ ਦੇ ਸਿੱਖ ਸੀ ਤੇ ਫਿਰ ਤਾਂ ਟੋਟੇ ਕਰਾਕੇ ਬੱਚਿਆਂ ਦੇ ਗਲਾਂ ਵਿੱਚ ਵਿਹਾਰ ਪੁਆ ਲੈਂਦੇ, ਖੱਲਾਂ ਵੀ ਲੱਥੀਆਂ ਫਿਰ ਦੇਗਾਂ ਚ ਵੀ ਉਬਾਲੇ ਗਏ, ਫਿਰ ਰੂੰ ਬੰਨ੍ਹ ਕੇ ਵੀ ਸਾੜੇ ਗਏ, ਖਲਾਂ ਵੀ ਲੁਆਹੀਆਂ ਗਈਆਂ, ਫਿਰ ਕੋਹੜੂ ਵਿੱਚ ਵੀ ਪੀੜੇ ਗਏ, ਫਿਰ ਉਹ ਸਿੱਖ ਸੀਗੇ, ਅੱਜ ਨੀ। ਅੱਜ ਤੇ ਅਸੀਂ ਬਾਹਰ ਜਾਣਾ ਹੋਏ ਤਾਂ ਸਾਨੂੰ agent ਕਹਿ ਦਿੰਦਾ ਕਿ ਭਾਈ ਜੇ ਤੂੰ ਪੱਗ ਬੰਨ੍ਹ ਕੇ photo ਲੁਆਈ ਤੇ passport ਤੇ ਲੱਗੀ ਤੇ ਤੂੰ ਜਾ ਨੀ ਸਕਣਾ ਤੇ ਉਸੇ ਵੇਲੇ ਕੇਸ ਕਤਲ ਕਰਾ ਦਿੰਦੇ ਨੇ। so ਇਸ ਲਈ ਅਸੀਂ ਉਸ ਗੱਲ ਤੋਂ ਅਵੇਸਲੇ ਹੋ ਗਏ

ਉੱਥੇ ਹੀ ਕਹਿ ਦਿਓ ਮੰਨਦੇ ਓ ਤਾਂ ਮੰਨੋ, ਮੈਨੂੰ ਉਸਦੇ ਨਾਲ ਕੋਈ ਤਕਲੀਫ ਨੀ। ਮੈਂ ਕਿਸੇ ਨੂੰ ਨੀ ਕਹਿੰਦਾ ਕੋਈ ਮਾੜਾ ਏ, ਕੋਈ ਚੰਗਾ ਏ। so ਇਹ ਕਰਕੇ ਇਹ ਆ ਕਿ ਉਹਦੇ ਵਿੱਚ ਵੀ ਭਰਮ ਬੜਾ। ਹੁਣ ਜੋਤਿਸ਼ ਆ ਓ ਸਾਰੇ ਈ ਕਹਿੰਦੇ ਜੀ ਵਿਆਹ ਕਰਨਾ ਲੜਕੇ ਲੜਕੀ ਦਾ, ਜੇ ਛੱਤੀ ਗੁਣ ਰਲਗੇ, ਅਠਾਈ ਗੁਣ ਰਲਗੇ ਤੇ ਅਗਲੇ ਦਿਨ ਈ ਤਲਾਕ ਹੋ ਜਾਂਦਾ। so ਇਸ ਲਈ ਸਾਡੇ ਲੋਕਾਂ ਦੇ ਵਿੱਚ ਭਰਮ ਦੀ ਵਿਰਤੀ ਪਹਿਲਾਂ ਦੀ ਹੀ ਹੈਗੀ ਆ। ਅਸੀਂ ਨਿੱਕੀ ਜੀ ਗੱਲ ਹੁੰਦੀ ਆ, ਜੰਤਰੀ ਖੁਲਾਉਣ ਤੁਰ ਪੈਂਦੇ ਆ, ਪੱਤਰੀ ਖੁਲਾਉਣ ਤੁਰ ਪੈਂਦੇ ਆ, ਟੇਵੇ ਲਵਾਉਣ ਤੁਰ ਪੈਂਦੇ ਆ। so ਇਸ ਲਈ ਜਿਹੜਾ ਭਰਮ ਹੈਗਾ, ਸਾਡੇ ਅੰਦਰ ਪਹਿਲੇ ਉਹਦਾ ਫਾਇਦਾ ਜਰੂਰ ਚੁੱਕਿਆ ਕੁਛ ਲੋਕਾਂ ਨੇ। ਦੇਖੋ ਪੁਰਾਣੀਆਂ ਜਿਹੜੀਆਂ missionaries ਨੇ Christians ਦੇ ਵਿੱਚ। ਉਹਨਾਂ ਦੀ ਬੜੀ ਵਧੀਆ working ਆ ਤੇ ਸਮਾਜ ਸੇਵਾ ਵੀ ਹੈਗੀ ਆ। ਭਾਵੇਂ ਉਹ ਪੈਂਤੀ question ਆ, ਭਾਵੇਂ ਉਹਦੇ ਵਿੱਚ Salvation Army ਆ, CNI ਆ, UCNI ਆ। ਭਾਵੇਂ ਉਹਦੇ ਵਿੱਚ ਆਪਣਾ Protestants ਨੇ, ਭਾਵੇ Methodists ਨੇ ਕਿਉਂਕਿ ਮੈਂ ਜਿਹੜਾ Bible ਆ, ਉਹਦਾ ਵੀ ਅਧਿਐਨ ਕੀਤਾ ਹੋਇਆ। ਤੇ Bible ਦਾ ਮੈਂ ਬਹੁਤ ਪਹਿਲੋਂ ਇੱਕ course ਕੀਤਾ ਸੀ। India Every Home Crusade ਦਾ ਜਿਹੜਾ course ਕਰਾਉਂਦੇ ਆ, ਉਹ ਮੈਂ ਕੀਤਾ। ਮੇਰੇ ਕੋਲ Bible ਵੀ ਹੈਗੀ। ਆ ਮੈਂ ਤੁਹਾਨੂੰ ਦਿਖਾਉਣਾ। ਮੈਂ Bible

ਜਿਹੜੇ ਪੁਰਾਣੇ ਜਿੰਨੇ ਵੀ ਸਾਡੇ missionaries ਸੀਗੇ, ਉਹਨਾਂ ਨੇ ਕੋਈ ਭਰਮ ਨੀ ਪਾਇਆ, ਲੇਕਿਨ ਹੁਣ ਤੁਸੀਂ ਦੇਖਿਆ ਇੱਕ professor ਬਲਜਿੰਦਰ ਸਿੰਘ ਫੜਿਆ, ਉਹ ਕਾਨੂੰਨ ਕਹੇਗਾ ਉਹ ਸੱਚਾ ਜਾਂ ਝੂਠਾ ਤਾਂ ਲੱਗਣੀ ਆ। ਲੇਕਿਨ ਹੁਣ ਦੀ ਜਿਹੜੀ ਗੱਲ ਉਹ ਇਹ ਆ ਬੱਚਾ ਜੇ ਕਹਿੰਦੇ ਪਾਪ ਨਾਲ ਮਰ ਗਿਆ, ਉਹਨਾਂ ਨੇ ਫੂਕ ਮਾਰੀ ਤੇ ਠੀਕ ਕਰ ਦਿੱਤਾ ਤੇ ਹੁਣ ਫਰਕ ਆ ਬਲਾਤਕਾਰ ਦੇ ਵਿੱਚ। ਜਿੰਨੇ ਵੀ ਇਹ ਬਾਬੇ ਕਰਾਮਾਤੀ ਕਹਾਉਂਦੇ ਸੀ ਚਾਹੇ ਉਹ ਆਸਾ ਰਾਮ ਹੋਵੇ, ਚਾਹੇ ਉਹ ਰਾਮ ਰਹੀਮ ਹੋਵੇ। ਆਹ ਚਾਹੇ ਕੋਈ ਰਾਮਪਾਲ ਹੋਵੇ, ਚਾਹੇ ਹੁਣ ਇਹ ਬਲਜਿੰਦਰ ਆ ਗਿਆ। ਇਕ ਹੋਰ ਆ ਗਿਆ। ਇਹ ਜਿਹੜੇ ਲੋਕ ਨੇ, ਇਹ ਭਰਮ ਜਰੂਰ ਪੈਦਾ ਕਰਦੇ ਨੇ। ਲੇਕਿਨ ਜਿਹੜੇ ਪੁਰਾਣੇ mission ਚੱਲਦੇ ਆ ਰਹੇ ਨੇ christianity ਦੇ। ਉਹ ਵੀ ਇਹਦੇ ਤੋਂ ਔਖੇ ਨੇ, ਪਰ ਉਹ ਜੁਬਾਨ ਨੀ ਖੋਲਦੇ, ਉਹ ਇਹਨਾਂ ਦੇ ਖਿਲਾਫ ਨਹੀਂ ਬੋਲਦੇ ਕਿਉਂਕਿ ਪੈਂਦੀ ਆ। ਜੇ ਹੋਵੇ ਸਿੱਖ ਧਰਮ ਚੁੱਕਦਾ speaker ਫੜਦਾ mike ਫੜਦਾ ਨਾਲ mobile recording ਕਰਕੇ ਟਕਸਾਲ ਸਾਹਿਬ ਦੇ ਖਿਲਾਫ ਬੋਲਦੋ ਜੀ। ਫਿਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ committee ਖਿਲਾਫ ਬੋਲਦੋ ਜੀ ਜਾਂ ਟਕਸਾਲ ਦੇ ਖਿਲਾਫ ਬੋਲਦੋ ਜੀ। ਦੇ ਖਿਲਾਫ ਬੋਲਦੋ ਜੀ। ਦੇ ਖਿਲਾਫ ਬੋਲਦੋ ਜੀ।

ਕਿਵੇਂ ਲੋਕਾਂ ਨੂੰ ਜਲੀਲ ਕੀਤਾ ਜਾਂਦਾ ਸੀ। ਜੇ ਉਹਦਾ ਕਿਸੇ ਨੇ proof ਦੇਖਣਾ ਨਾ ਤੇ ਉਹਦੇ ਵਿੱਚ ਕਿੰਨਾ ਕ ਵੱਡਾ ਬ੍ਰਾਹਮਣਵਾਦ ਸੀ ਜਿਹੜਾ ਤੇ ਆ ਜਿਹੜਾ ਸਿੱਧੂ ਲੇਖਕ ਆ, ਲਾਲਾ ਦੌਲਤ ਰਾਏ।

ਇਹ ਕੁਰਾਨ ਮਜੀਦ ਏ। ਇਹ ਕੁਰਾਨ, ਆਹ ਦੇਖੋ। ਇਹ ਕੁਰਾਨ ਸ਼ਰੀਫ ਏ। ਇਹ ਆਇਓ ਨੀ ਮੈਂ ਕਹਿ ਰਿਹਾ, ਬਗੈਰ ਕਿਸੀ ਗੱਲ ਤੋਂ। ਮੈਂ ਕੋਈ ਢਿੰਡੋਰਾ ਪਿੱਟ ਦਿੱਤਾ। ਹਰ ਮੈਂ ਜੋ ਕੋਈ ਗੱਲ ਕਰਾਗਾਂ, ਉਹ ਮੇਰੀ ਅਧਾਰਤ ਹੋਏਗੀ। ਆਹ ਜਿਹੜੇ ਉਹ ਸਿਧਾਤਾਂ ਦੇ ਉੱਤੇ ਤੇ ਤੱਥਾਂ ਦੇ ਉੱਤੇ। so ਇਸ ਲਈ ਮੈਂ ਤੁਹਾਨੂੰ ਬੇਨਤੀ ਇਹ ਗੱਲ ਕਰ ਰਿਹਾ ਤੇ ਮੈਂ ਉਦੋਂ ਇੱਕ course ਕਰ ਰਿਹਾ ਮੇਰੇ ਕੋਲ certificate ਪਏ ਜਿਹੜੇ ਮੈਂ ਤੁਹਾਨੂੰ ਦਿਖਾ ਸਕਦਾ Bible ਦੇ ਔਰ ਕਈ ਤਰ੍ਹਾਂ ਦੀਆਂ ਕਿਸੇ program ਤੇ ਮੈਨੂੰ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ ਤੇ Bible ਨੂੰ ਮੇਰਾ ਖਿਆਲ ਆ ਮੈਂ pastors ਤੋਂ ਵਧੀਆ ਢੰਗ ਦੇ ਨਾਲ ਮੈਂ ਪੇਸ਼ ਕਰ ਸਕਦਾ ਕਿਉਂਕਿ ਸਾਡੇ ਗੁਰੂ ਨੇ ਸਾਨੂੰ ਇਹ ਨੀ ਕਿਹਾ ਕਿ ਧਰਮ ਮਾੜੇ ਨੇ। ਸਾਡੇ ਗੁਰੂ ਨੇ ਕਿਹਾ ਹਰ ਧਰਮ ਦਾ ਅਹ ਧਰਮ ਦਾ ਆਦਰ ਕਰੋ। so ਇਸ ਕਰਕੇ ਅਸੀਂ ਧਰਮ ਦਾ ਨਿਰਾਦਰ ਨਹੀਂ ਕਰਨਾ। ਹੁਣ ਏਸ ਵੇਲੇ ਸਿੱਖਾਂ ਨੂੰ ਇਹ ਚਾਹੀਦਾ ਕਿ ਆਪਸੀ ਲੜਾਈ ਕਰ ਦਿਓ ਬੰਦ ਤੇ ਆਪਣੇ ਜਿਹੜੇ school ਨੇ ਜਿਹੜੇ ਸਿੱਖਾਂ ਨੇ ਖੋਲ੍ਹੇ ਆ ਉਹਨਾਂ ਦੇ ਵਿੱਚ ਵੀ, ਜਿਵੇਂ Christian ਆਪਣੇ ਬੱਚਿਆਂ ਨੂੰ free education ਦਿੰਦੇ ਸਾਰੇ ਜਣੇ ਕਿਉਂਕਿ ਘੱਟ ਪੈਸੇ ਦਿੰਦੇ ਆ ਤੇ ਜਿਹੜੇ ਸਿੱਖਾਂ ਨੇ ਖੋਲ੍ਹੇ ਆ ਵੱਡੇ-ਵੱਡੇ school ਤੇ college ਉਹ ਦੱਸਣ ਕਿ ਉਹਨਾਂ ਨੇ ਕਿੰਨੇ ਕੁ ਬੱਚਿਆਂ ਨੂੰ free education ਦਿੱਤੀ ਆ। ਸ਼੍ਰੋਮਣੀ committee ਨੂੰ ਕਹਿੰਦੇ ਆ, ਉਹਨੂੰ ਤਾਂ ਕਹੋ ਚਲ ਸਾਡੀ ਸੰਸਥਾ ਹੈਗੀ ਆ। ਬਹੁਤ ਸਾਰੀਆਂ ਚੀਜਾਂ ਦੀ ਕਮੀ ਹੋ ਸਕਦੀ ਆ, ਮੈਂ ਪਹਿਲਾ ਵੀ ਕਿਹਾ। ਲੇਕਿਨ ਜੇ ਅਸੀਂ ਲੋਕ ਕਹਿੰਦੇ ਆ ਸ਼੍ਰੋਮਣੀ committee ਤੇ ਉਂਗਲ ਚੁੱਕਦੇ ਆ। ਸਾਡੇ ਵੀ school ਨੇ, ਅਸੀਂ ਕਿੰਨੇ ਕੁ schools ਚ ਆਪਣੇ ਸਿੱਖਾਂ ਦੇ ਬੱਚੇ, ਜਿਹੜੇ ਅੰਮ੍ਰਿਤਧਾਰੀ ਬੱਚੇ ਨੇ ਜਾਂ ਬੱਚੇ ਨੇ ਜਾਂ ਹੋਰ ਗੁਰਮਤਿ ਤੇ ਧਾਰਮਿਕ ਬੱਚੇ ਨੇ। ਅਸੀਂ ਕਿੰਨਾ ਕੁ ਉਹਨਾਂ ਨੂੰ schools ਦੇ ਵਿੱਚ free education ਦੇ ਰਹੇ ਆਂ। so ਇਸ ਕਰਕੇ ਜਿੱਥੇ ਸਾਨੂੰ ਇਸ ਕੰਮ ਨੂੰ ਦੇਖਣਾ ਪਏਗਾ ਤੇ ਭਰਮ ਫੈਲਾ ਕੇ ਇਹ ਜਿੱਥੇ ਇਹ ਲੋਕਾਂ ਨੂੰ ਆਪਣੇ ਵੱਲ ਕਰ ਰਹੇ ਨੇ ਤੇ ਸਾਨੂੰ ਉਹਦਾ ਹੱਲ ਲੱਭਣਾ ਪਏਗਾ। ਨਾ ਕਿ ਅਸੀਂ ਸਮਾਜ ਦੇ ਵਿੱਚ ਕੋਈ ਪਾੜਾ ਪਾਈਏ ਜਾਂ ਅਸੀਂ ਸਮਾਜ ਦੇ ਵਿੱਚ ਕੋਈ ਵਧੀਕੀ ਕਰੀਏ ਇਸ ਕਰਕੇ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ ਸ਼ੁਰੂ ਹੋਈਆਂ, ਹੋ ਸਕਦਾ ਇਹਦੇ ਮਗਰ ਕੋਈ agencies ਹੋਣ। ਹੋ ਸਕਦਾ ਇਸਦੇ ਮਗਰ ਕੋਈ ਹੋਰ political ਕਿਸੇ ਕਿਸਮ ਦਾ ਫਾਇਦਾ ਹੋਵੇ। ਹੁਣ ਇਹਦੇ ਵਿੱਚ ਤਾਂ ਕੋਈ ਓਹਲਾ ਰਹਿ ਨੀ ਗਿਆ। ਕਿਉਂਕਿ ਹੁਣ ਜੇ ਤੁਸੀਂ ਦੇਖੋ ਤਾਂ ਸਿੰਘ ਸਾਹਿਬ ਜੀ ਦੇ ਨਾਲ ਜਿਹੜੀ meeting ਹੋਈ ਆ, Christian ਮੁਖੀਆ ਦੀ। ਉਹਨਾਂ ਨੇ ਸਾਫ ਈ ਕਹਿ ਦਿੱਤਾ ਕਿ Christian ਧਰਮ ਚ ਇਹੋ ਜੀ ਕੋਈ ਗੱਲ ਨਹੀਂ ਆ। ਸਗੋਂ Bible ਦੇ ਵਿੱਚ ਇਹ ਲਿਖਿਆ ਹੋਇਆ ਵੀ

ਤੇ ਫਿਰ ਇਹ ਗਲਤ ਹੋ ਰਿਹਾ। so ਹੁਣ ਤਾਂ ਉਹਨਾਂ ਨੇ ਮੋਹਰ ਈ ਲਾ ਦਿੱਤੀ ਆ ਕਿ ਇਹ ਪਾਖੰਡਵਾਦ ਜੇ ਕੋਈ ਹੈਗਾ ਤੇ ਉਹ ਗਲਤ ਆ ਤੇ ਇਹ ਗੱਲ ਬਿਲਕੁਲ ਪੱਕੀ ਆ ਕਿ ਪਾਖੰਡ ਹੋ ਰਿਹਾ ਤੇ ਮੋਏ ਨੂੰ ਕੋਈ ਜਿੰਦਾ ਤਾਂ ਨਹੀਂ ਕਰ ਸਕਦਾ। Bible ਚ ਲਿਖਿਆ ਹੋਊਗਾ

ਫਿਰ ਇਹ ਕਹਿੰਦੇ ਨੇ ਤੁਸੀਂ ਆਓ, ਤੁਹਾਡੇ ਰੋਗ ਠੀਕ ਹੋ ਜਾਣਗੇ ਤੇ ਫਿਰ ਹਸਪਤਾਲ ਸਾਰੇ ਬੰਦ ਕਰ ਦਿਓ। ਦੂਸਰੀ ਗੱਲ ਇਹ ਹੈ ਜਿੰਨੀ ਮਾੜੀ ਹਾਲਾਤ ਆ economically ਇਸ ਬਰਾਦਰੀ ਦੀ Christian ਬਰਾਦਰੀ ਦੀ ਆ ਪਿੰਡਾਂ ਸ਼ਹਿਰਾਂ ਦੇ ਵਿੱਚ

ਹੁਣ ਇਸ ਗੱਲ ਨੂੰ ਲੁਕਾਇਆ ਨੀ ਜਾ ਸਕਦਾ। ਹੁਣ ਇਸ ਗੱਲ ਤੇ ਮੋਹਰ ਆਹ Christian

ਜਾਂ ਪ੍ਰਾਪਤ ਕਰਨਾ ਅਰਥਾਤ ਵਿਦਿਆਰਥੀ ਤੋਂ ਭਾਵ ਉਸ ਵਿਅਕਤੀ ਤੋਂ ਹੀ ਹੈ, ਜੋ ਵਿਦਿਆ ਪ੍ਰਾਪਤ ਕਰਦਾ ਹੈ, ਵਿਦਿਆ ਨੂੰ ਆਪਣੇ ਅੰਦਰ ਨਿਰਧਾਰਤ ਜਗ੍ਹਾ ਦਿੰਦਾ ਹੈ। ਜੀਵਨ ਦਾ ਸਭ ਤੋਂ ਉੱਤਮ ਭਾਗ ਵਿਅਕਤੀ ਦੇ ਜੀਵਨ ਵਿੱਚ ਵਿਦਿਆਰਥੀ ਜੀਵਨ ਇੱਕ ਮੁੱਖ ਅਤੇ ਵਿਸ਼ੇਸ਼ ਥਾਂ

ਜੇਕਰ ਇਸ ਜੀਵਨ ਕਾਲ ਵਿੱਚ ਮਨੁੱਖ ਕੁਝ ਗੁਣਾਂ ਨੂੰ ਆਪਣੇ ਵਿੱਚ ਸਮੇਟ ਲਵੇ ਤਾਂ ਉਸਦਾ ਸਾਰਾ ਜੀਵਨ ਸੁਖ ਸਹੂਲਤਾਂ ਭਰਪੂਰ ਹੋ ਸਕਦਾ ਹੈ।

ਘੱਟ ਭੋਜਨ ਕਰਨ ਵਾਲਾ, ਅਤੇ ਘਰ ਤਿਆਗ ਕਰਨ ਵਾਲਾ ਹੋਣਾ ਚਾਹੀਦਾ ਹੈ। ਇਸ ਤੋਂ ਭਾਵ ਇਹ ਹੈ, ਕੀ ਵਿਦਿਆਰਥੀ ਦਾ ਜੀਵਨ ਜੋ ਹੈ ਬਹੁਤ ਹੀ ਮੁਸ਼ਕਿਲ ਭਰਿਆ ਹੁੰਦਾ ਹੈ। ਉਸਨੂੰ ਆਪਣੇ ਜੀਵਨ ਵਿੱਚ ਕਾਂ ਦੀ ਤਰਾਂ ਹਰ ਤਰ੍ਹਾਂ ਨਜਰ ਰੱਖਣੀ ਪੈਂਦੀ ਹੈ, ਬੰਗਲੇ ਦੀ ਤਰ੍ਹਾਂ ਧਿਆਨ ਲਗਾਉਣਾ ਪੈਂਦਾ ਹੈ, ਘਰ ਤਿਆਗਣ ਵਾਲਾ ਹੁੰਦਾ ਹੈ ਜਿਵੇਂ ਇੱਕ

ਵਿਦਿਆਰਥੀ ਦਾ ਮਤਲਬ ਇਕੱਲਾ ਏਹੀ ਨਹੀਂ ਕੀ ਸਿਰਫ ਕਿਤਾਬੀ ਕੀੜਾ ਬਣ ਜਾਣਾ, ਪੜਦੇ ਹੀ ਰਹਣਾ, ਉਸਨੂੰ ਹੋਰ ਗਤੀਵਿਦਿਆ ਦੇ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ, ਖੇਡਾ ਵਿੱਚ ਵੀ ਖੇਡਣਾ ਚਾਹੀਦਾ ਹੈ। ਸਕੂਲ ਦੇ ਵਿੱਚ ਹੋਰ activities ਹੁੰਦੀ ਹੈ, ਜੋ ਗਤੀਵੀਧੀਆ ਹੁੰਦੀਆ ਹਨ, ਉਨਾ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ। ਵਿਦਿਆ ਅਧਿਆਨ ਵਿਦਿਆਰਥੀ ਦਾ ਸੱਬ ਤੋਂ ਪਹਿਲਾ ਕਰਤਬ ਵਿਦਿਆ ਪ੍ਰਾਪਤ ਕਰਨਾ ਅਤੇ ਵਿਦਿਆ ਪ੍ਰਾਪਤੀ ਲਈ ਸਦਾ ਤਿਆਰ ਰਹਣਾ। ਏਹ ਠੀਕ ਹੈ ਕੀ ਕੇਵਲ ਕਿਤਾਬੀ ਗਿਆਨ ਹੀ ਇੱਕ ਆਦਰਸ਼ਕ ਵਿਦਿਆਰਥੀ ਦੀ ਪਹਿਚਾਣ ਨਹੀਂ ਹੈ, ਪਰ ਕਿਤਾਬੀ ਗਿਆਨ ਤੋਂ ਸੱਖਣਾ ਵਿਦਿਆਰਥੀ ਸਫਲ ਨਾਗਰਿਕ ਨਹੀਂ ਬਣ ਸਕਦਾ। ਜਿਵੇਂ ਮੈ ਉੱਤੇ ਦਸਿਆ ਸੀਗਾ ਕੀ ਵਿਦਿਆਰਥੀ ਨੂੰ ਇਕੱਲਾ ਕਿਤਾਬਾ ਵਿੱਚ ਹੀ ਨਹੀਂ ਧਿਆਨ ਲੱਗਣ ਚਾਹੀਦਾ, ਉਸਨੂ ਹੋਰ activity ਵੀ ਕਰਨੀਆ ਚਾਹੀਦੀਆਂ ਹਨ। ਸਮਾਜ ਵਿੱਚ ਮਾਨ ਸਤਿਕਾਰ ਅਤੇ ਉੱਚੀ ਪਦਵੀ ਪ੍ਰਾਪਤ ਕਰਨ ਲਈ ਉੱਚੀ degree ਦੀ ਪ੍ਰਾਪਤੀ ਵੀ ਜਰੂਰੀ ਹੈ। ਵਿਦਿਆਰਥੀ ਨੂੰ ਜਿਗਆਸੂ ਅਤੇ ਅਧਿਆਨਸ਼ੀਲ ਹੋਣਾ ਚਾਹੀਦਾ ਹੈ। ਉੱਚ ਆਚਰਨ ਵਾਲਾ ਚਰਿਤਰ ਵਿਦਿਆਰਥੀ ਜੀਵਨ ਦੀ ਨੀਂਹ ਹੈ, ਇਕ ਆਦਰਸ਼ਕ ਵਿਦਿਆਰਥੀ ਦਾ ਚਰਿਤਰ ਵੀ ਆਦਰਸ਼ਕ ਹੋਣਾ ਚਾਹੀਦਾ ਹੈ, ਕਿਉਕਿ ਚਰਿਤਰਵਾਨ ਵਿਅਕਤੀ ਹੀ ਸਮਾਜ ਵਿੱਚ ਆਦਰ ਪ੍ਰਾਪਤ ਕਰਦਾ ਹੈ। ਵਿਦਿਆਰਥੀ ਅਤੇ ਧਨ ਦਾ ਭੰਡਾਰ ਹੋਣ ਤੇ ਵੀ ਜੇਕਰ ਮਨੁੱਖ ਦੇ ਕੋਲ ਚਰਿਤਰ ਦੀ ਤਾਕਤ ਨਹੀ ਹੋਵੇਗੀ ਤਾਂ ਓਹ ਸਦਾ ਭੇੜੀ ਨਜਰ ਨਾਲ ਹੀ ਦੇਖਿਆ ਜਾਵੇਗਾ। ਇੱਕ ਕਹਾਵਤ ਹੈ, ਜੇਕਰ ਧਨ ਗਿਆ ਤਾਂ ਸਮਜੋ ਕੁਝ ਨੀ ਗਿਆ ਸਿਹਤ ਗਈ ਤਾਂ ਕੁਝ ਜਰੂਰ ਗੁਆਚ ਗਿਆ। ਪਰ ਜੇਕਰ ਚਰਿਤਰ ਚਲਾ ਗਿਆ ਤਾਂ ਸਮਝੋ ਸੱਭ ਕੁਝ ਚੱਲਾ ਗਿਆ ਨਿਮਰ ਤੇ ਮਿੱਠ ਬੋਲਣਾ ਆਦਰਸ਼ਕ ਵਿਦਿਆਰਥੀ ਵਿੱਚ ਨਮਰਤਾ ਤੇ ਮਿੱਠਾ ਬੋਲਣ ਦੇ ਗੁਣ ਹੋਣੇ ਚਾਹੀਦੇ ਹਨ। ਵਿਦਿਆ ਮਨੁੱਖ ਨੂੰ ਨਿਮਰ ਸ਼ਰਦਾਵਾਨ ਅਤੇ ਦਿਆਲੂ ਬਣਾਉਦੀ ਹੈ। ਜਿਸ ਤਰਾਂ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

ਵਿਦਿਆਰਥੀ ਤੋਂ ਭਾਵ ਉਸ ਵਿਅਕਤੀ ਤੋਂ ਹੀ ਹੈ, ਜੋ ਵਿਦਿਆ ਪ੍ਰਾਪਤ ਕਰਦਾ ਹੈ, ਵਿਦਿਆ ਨੂੰ ਆਪਣੇ ਅੰਦਰ ਨਿਰਧਾਰਤ ਜਗਾ ਦਿੰਦਾ ਹੈ।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 ਆਦਰਸ਼ਕ ਵਿਦਿਆਰਥੀ ਦੇ ਗੁਣ ਵਿਦਿਆਰਥੀ ਜੀਵਨ ਮਨੁੱਖ ਦੇ ਸੁਖੀ ਜੀਵਨ ਦੀ ਭਾਗ ਡੋਰ ਹੁੰਦਾ ਹੈ। ਜੇਕਰ ਇਸ ਜਿਵਨ ਕਾਲ ਵਿੱਚ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 ਘੱਟ ਭੋਜਨ ਕਰਨ ਵਾਲਾ, ਅਤੇ ਘਰ ਤਿਆਗ ਕਰਨ ਵਾਲਾ ਹੋਣਾ ਚਾਹੀਦਾ ਹੈ। ਇਸ ਤੋਂ ਭਾਵ ਇਹ ਹੈ ਕੀ ਵਿਦਿਆਰਥੀ ਦਾ ਜੀਵਨ ਜੋ ਹੈ ਬਹੁਤ ਹੀ ਮੁਸ਼ਕਿਲ ਭਰਿਆ ਹੁੰਦਾ ਹੈ। ਉਸਨੂੰ ਆਪਣੇ ਜੀਵਨ ਵਿੱਚ ਕਾਂ ਦੀ ਤਰ੍ਹਾਂ ਹਰ ਪਾਸੇ ਨਜਰ ਰੱਖਣੀ ਪੈਂਦੀ ਹੈ, ਬੰਗਲੇ ਦੀ ਤਰ੍ਹਾਂ ਧਿਆਨ ਲਗਾਉਣਾ ਪੈਂਦਾ ਹੈ, ਘਰ ਤਿਆਗਣ ਵਾਲਾ ਹੁੰਦਾ ਹੈ, ਜਿਵੇਂ ਇੱਕ ਆਪਾ ਕਿਹ ਸਕਦੇ ਹਾਂ, ਕੀ active ਬੰਦਾ ਜੋ ਕੀ ਹਰ ਪਾਸੇ ਨਜਰ ਰਕਦਾ ਹੈ। ਵਿਦਿਆਰਥੀ ਦਾ ਮਤਲਬ ਇਕੱਲਾ ਏਹੀ ਨਹੀਂ ਕੀ ਸਿਰਫ ਕਿਤਾਬੀ ਕੀੜਾ ਬਣ ਜਾਣਾ, ਪੜਦੇ ਹੀ ਰਹਣਾ, ਉਸਨੂੰ ਹੋਰ ਗਤੀਵਿਦਿਆ ਦੇ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ, ਖੇਡਾ ਵਿੱਚ ਵੀ ਖੇਡਣਾ ਚਾਹੀਦਾ ਹੈ, ਸਕੂਲ ਦੇ ਵਿੱਚ ਹੋਰ activities ਹੁੰਦੀ ਹੈ, ਜੋ ਗਤੀਵੀਧੀਆ ਹੁੰਦੀਆ ਹਨ, ਉਨਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ। ਵਿਦਿਆ ਅਧਿਆਨ, ਵਿਦਿਆਰਥੀ ਦਾ ਸੱਭ ਤੋਂ ਪਹਿਲਾਂ ਕਰਤਬ ਵਿਦਿਆ ਪ੍ਰਾਪਤ ਕਰਨਾ ਅਤੇ

ਪਰ ਕਿਤਾਬੀ ਗਿਆਨ ਤੋਂ ਸੱਖਣਾ ਵਿਦਿਆਰਥੀ ਸਫਲ ਨਾਗਰਿਕ ਨਹੀਂ ਬਣ ਸਕਦਾ। ਜਿਵੇਂ ਮੈ ਉੱਤੇ ਦਸਿਆ ਸੀਗਾ ਕੀ ਵਿਦਿਆਰਥੀ ਨੂੰ ਇਕੱਲਾ ਕਿਤਾਬ ਵਿੱਚ ਹੀ ਨਹੀਂ ਧਿਆਨ ਲੱਗਣਾ ਚਾਹੀਦਾ ਉਸਨੂ ਹੋਰ activity ਵੀ ਕਰਨੀਆ ਚਾਹੀਦੀਆਂ ਹਨ। ਸਮਾਜ ਵਿੱਚ ਮਾਨ ਸਤਿਕਾਰ ਅਤੇ ਉੱਚੀ ਪਦਵੀ ਪ੍ਰਾਪਤ ਕਰਨ ਲਈ ਉੱਚੀ degree ਦੀ ਪ੍ਰਾਪਤੀ ਵੀ ਜਰੂਰੀ ਹੈ। ਵਿਦਿਆਰਥੀ ਨੂੰ ਜਿਗਆਸੂ ਅਤੇ ਅਧਿਆਨਸ਼ੀਲ ਹੋਣ ਚਾਹੀਦਾ ਹੈ। ਉੱਚ ਆਚਰਨ ਵਾਲਾ, ਚਰਿਤਰ ਵਿਦਿਆਰਥੀ ਜੀਵਨ ਦੀ ਨੀਂਹ ਹੈ, ਇਕ ਆਦਰਸ਼ਕ ਵਿਦਿਆਰਥੀ ਦਾ ਚਰਿਤਰ ਵੀ ਆਦਰਸ਼ਕ ਹੋਣਾ ਚਾਹੀਦਾ ਹੈ। ਕਿਉਕਿ ਚਰਿਤਰਵਾਨ ਵਿਅਕਤੀ ਹੀ ਸਮਾਜ ਵਿੱਚ ਆਦਰ ਪ੍ਰਾਪਤ ਕਰਦਾ ਹੈ। ਵਿਦਿਆਰਥੀ ਅਤੇ ਧਨ ਦਾ ਭੰਡਾਰ ਹੋਣ ਤੇ ਵੀ ਜੇਕਰ ਮਨੁੱਖ ਦੇ ਕੋਲ ਚਰਿਤਰ ਦੀ ਤਾਕਤ ਨਹੀ ਹੋਵੇਗੀ, ਤਾਂ ਓਹ ਸਦਾ ਭੇੜੀ ਨਜਰ ਨਾਲ ਹੀ ਦੇਖਿਆ ਜਾਵੇਗਾ। ਇੱਕ ਕਹਾਵਤ ਹੈ, ਜੇਕਰ ਧਨ ਗਿਆ ਤਾਂ ਸਮਜੋ ਕੁਝ ਨੀ ਗਿਆ, ਸਿਹਤ ਗਈ ਤਾਂ ਕੁਝ ਜਰੂਰ ਗੁਆਚ ਗਿਆ, ਪਰ ਜੇਕਰ ਚਰਿਤਰ ਚੱਲਾ ਗਿਆ ਤਾਂ ਸਮਜੋ ਸੱਭ ਕੁਝ ਚੱਲਾ ਗਿਆ। ਨਿਮਰ ਤੇ ਮਿੱਠ ਬੋਲਣਾ ਆਦਰਸ਼ਕ ਵਿਦਿਆਰਥੀ ਵਿੱਚ ਨਮਰਤਾ ਤੇ ਮਿੱਠਾ ਬੋਲਣ ਦੇ ਗੁਣ ਹੋਣੇ ਚਾਹੀਦੇ ਹਨ। ਵਿਦਿਆ ਮਨੁੱਖ ਨੂੰ ਨਿਮਰ ਸ਼ਰਦਾਵਾਨ ਅਤੇ ਦਿਆਲੂ ਬਣਾਉਦੀ ਹੈ। ਜਿਸ ਤਰਾਂ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 ਵਿਦਿਆਰਥੀ ਤੋਂ ਭਾਵ ਉਸ ਵਿਅਕਤੀ ਤੋਂ ਹੀ ਹੈ ਜੋ ਵਿਦਿਆ ਪ੍ਰਾਪਤ ਕਰਦਾ ਹੈ, ਵਿਦਿਆ ਨੂੰ ਆਪਣੇ ਅੰਦਰ ਨਿਰਧਾਰਤ ਜਗਾ ਦਿੰਦਾ ਹੈ।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 ਆਦਰਸ਼ਕ ਵਿਦਿਆਰਥੀ ਦੇ। ਦੇਰਯਮ ਚੰਦਾ ਦੇ ਕੰਡੇ ਚਾੰਗ ਸਿਆਲ ਦੇ ਏਕ ਸਰ੍ਦਾਰ ਮਲਿਕ ਰੂਚਕ ਦੇ ਘਰ ਏਕ ਲਰਕੀ ਪੈਦਾ ਹੋ ਗਈ ਸੀ ਜਿਸ ਦਾ ਨਾਮ ਹੀਰ ਰ੍ਖਇਆ ਗਇਆ ਖੁਲੇ ਦੁਲੇ ਮਾਹੌਲ ਅਤੇ ਮੈ ਪੁਉ ਦੇ ਲਾਡ ਪਿਆਰ ਵਿਚ ਹੀਰ ਏਨੀ ਪਾਗਲ ਹੋ ਗਈ ਕੀ ਉਸ ਦੀ ਸੁੰਦਰਤਾ ਦੀਆਂ ਬੜੇ ਬੜੇ ਤੇ ਨੇੜੇ ਤੇੜੇ ਦੇ ਇਲਾਕੇ ਤਕ ਪਹੁੰਚ ਗਈਆਂ ਏਹ ਗੱਲ ਸੁਨ ਕੀ ਉਹ ਬੁਹਤ ਖੁਸ਼ ਰਹਿੰਦੀ ਸੀਗੀ ਟੀ ਇਸ ਘਾਲ ਦਾ ਉਸ ਨੂ ਘੁਮੰਡ ਵੇ ਸੀ ਕੀ ਉਬੁਹਤ ਸੁਨੀ ਹੈਂ ਇਸੀ ਏਲਾਕ੍ਯ ਵੇਚ ਤਖ਼ਤ ਹੇਜ਼ਾਰਾ ਨਦੀ ਪਿੰਡ ਵੇਚ ਏਕ ਚੁਦਾਰੀ ਮਾਝੁ ਰੰਡਾ ਸੀ

ਪਿੱਛੋਂ ਪਰਾਵਾਂ ਵਿਚ ਜ਼ਮੀਨ ਦੀ ਵੰਡ ਵੰਡਾਈ ਉਤੇ ਝਗੜਾ ਹੋ ਗਿਆ। ਰਾਂਝੇ ਨੂੰ ਸਬ ਤੋਂ ਮਾੜੀ ਜ਼ਮੀਨ ਦਿਤੀ ਗਈ ਸੀ, ਰਾਂਝਾ ਅਪਣੇ ਪਰਾਵਾਂ ਦੇ ਇਸ ਵਿਹਾਰ ਨਾਲ ਦੁਖੀ ਸੀ। ਬਲਦੀ ਊਤੇ ਪਾਬ੍ਦੇਆਂ ਡੀ ਇਸ ਤਾਂਯਨ ਟੀ ਤਿਲ ਦਾ ਕਾਮ ਕੀਤਾ ਜਹਾ ਧ੍ਖਾਂ ਗੀ ਜਿਦੁਨ ਤੂੰ ਸਾਲਾਂ ਦੀ ਹੇਰ ਸਿਆਲਾਂ ਦੀ ਹੇਅਰ ਨਾਲ ਨਿਕਾਸ਼ ਹੂਯ ਆਪਣਾ ਪਿੰਡ ਚੜ ਕੀ ਤੁਰ ਪੇਯ ਅਘੀ ਉਸ ਡੀ ਰਾਹ ਵੇਚ ਏਨਾ ਦੇਰਯ ਪੈਂਦਾ ਸੀ ਬੇਨਾ ਬੇਰੇਆਂ ਤੂੰ ਇਸ ਬਾਰ ਉਸ ਨੂ ਪਰ ਕਰਨਾ ਸੀ ਰਾਂਝਾ ਉਸ ਬੇੜੀ ਵਿਚ ਚੜ੍ਹ ਗਿਆ ਇਸ ਬੇੜੀ ਵਿਚ ਹੀਰ ਦਾ ਸੁੰਦਰ ਆਰਾਮ ਦਾਯਕ ਪਲੰਘ ਸੀ ਰਾਜੇ ਦਾ ਇਸ ਪਲਘ ਊਟੀ ਲੇਟ ਕੇ ਵੇਖਣ ਨੂ ਜੀ ਕੀਤਾ ਉਹ ਸਫ਼ਰ ਕਰਕੇ ਏਨਾ ਥਕਿਆ ਹੋਇਆ ਸੀ ਕਿ ਪਲਘ ਉਤੋਂ ਲੇਟਦਿਆਂ ਹੀ ਉਸ ਨੂ ਗੂੜੀ ਨੀਂਦ ਆ ਗਈ ਉਦਰ ਕਿਸੇ ਨੀ ਹੀਰ ਨੂ ਦਸਿਆ ਕੀ ਉਸ ਦੇ ਪਲੰਘ ਤੇ ਕੋਈ ਅਜਨਬੀ ਆ ਕੇ ਸੁਤਾ ਹੋਇਆ ਹੈ ਹੀਰ ਨੇ ਇਹ ਗੱਲ ਸੁਨ ਕੇ ਬੋਹਤ ਹੈਰਾਨੀ ਹੋਇ, ਕਿ ਉਸ ਨੂੰ ਬਿਨਾ ਪੁੱਛੇ ਐਂਵੇ ਕੌਣ ਏਹੇ ਜੋ ਓਹਦੇ ਪਲੰਘ ਤੇ ਆ ਕੇ ਸੋ ਗਿਆ ਤੇ ਓਹ ਬੋਹਤ ਫਿਕਰ ਕਰਣ ਲਗ ਪਇ ਕਹਿੰਦੇ ਹਨ ਹੀਰ ਪਾਰੀ ਪੀਤੀ ਆਪਣੀ ਬਾਰੀ ਕੋਲ ਪੁੰਛ ਗਈ ਕਾਰਕ ਦੀ ਹੁਈ ਰੰਗੀ ਨੂ ਚਮਕਾ ਨਾਲ ਮਾਰਨ ਲਗਹਿ ਜੋ ਹੀ ਰੰਜੀ ਦੀ ਜਗਹ ਖੁਲੀ ਉਸ੍ਨੀ ਹੇਅਰ ਵਾਲ ਉਠ ਕੀ ਤ੍ਕ੍ਯ ਇਸ ਪਹਿਲੀ ਤੱਕਣੀ ਵਿਚ ਦੋਵੇਂ ਪ੍ਰੇਮ ਸੰਬੰਧ ਵਿਚ ਭੁਜ ਗਏ। ਹੀਰ ਨੇ ਰਾਂਝੇ ਨੂੰ ਅਪਣੇ ਨੇੜੇ ਰਖਣ ਲੈ ਅਪਣੇ ਪਯੋ ਕੋਲ ਮੱਝਾਂ ਦੇ ਚਾਉ ਵਲੂੰ ਨੁਕਾਰੀ ਦਵਾ ਦੇਤੀ ਹੁਣ ਉਹੁ ਛੁਰੀ ਛੁਰੀ ਏਕ ਜੋਜ੍ਯ ਨੂ ਮਿਲਦੀ ਰੰਜਨ ਬਾਰਾ ਸਾਲ ਹੇਅਰ ਹੇਅਰ ਡੀ ਪੀਯੁ ਦਾਨ ਮਜਨ ਚੰਦਾ ਰਿਹਾ ਹੁਲਿ ਹੁਲਿ ਉਨਾ ਦੀ ਅਪ੍ਸ੍ਲ੍ਯ ਪ੍ਰੇਮ ਦੀ ਚੇਤ ਸਾਰੀ ਪੇੰਡ ਵੇਚ ਖੁਲ ਗਈ ਸਾਰੀ ਪੇੰਡ ਵੇਚ ਘ ਪਾਗਇਆ ਏਨਾ ਡੀ ਜੂਰੀ ਬਰੀ ਹੇਅਰ ਡੀ ਪੁਯ ਨਯਨ ਹੁਸ਼ਾਰੀ ਵੇਰ ਕੀ ਵਰਤ ਕੀ ਹੇਅਰ ਦਾ ਵਯ ਰੰਗ ਰੰਗਪੁਰ ਖੇੜਿਆਂ ਦੇ ਸੱਦੇ ਨਾਲ ਕਰ ਦਿਤਾ ਰਾਂਝਾ ਬੜਾ ਨਿਰਾਸ਼ ਹੋਇਆ ਕਿ ਉਸ ਦਾ ਪਿਆਰ ਕਿਸੇ ਹੋਰ ਦੇ ਹੱਥਾਂ ਵਿਚ ਜਾ ਰਿਹਾ ਹੈ ਰਾਂਝੇ ਨੇ ਹੀਰ ਉਸ ਡੀ ਸੂਰੀ ਪਿੰਡ ਜਾ ਮਿਲੰਦ ਦੀ ਤੇਰ੍ਕਿਬ ਸੁਚ ਦੀ ਕਿਹਾਂ ਜਾਂਦਾ ਹੈਂ ਕੀ ਉਸ ਡੀ ਨਾਲ ਨਾਜੋਘੀ ਰੂਪ ਧਾਰਨ ਕਰ ਲਇਆ ਝੁਘੀ ਬਣ ਕੀ ਰੰਘ ਪੁਰ ਨੂੰ ਤੁਰ ਪੇਯ ਹੇਅਰ ਨੂੰ ਅਪਨ੍ਯਨ ਪਿਤਾ ਸਦਾ ਬਿਲਕੁਲ ਨੀ ਸੀ ਪੇਰ੍ਵਾ ਨੀ ਸੀ ਉਸ ਦਾ ਰਹੀ ਵੇਯਾ ਉਸ ਦੀ ਇਛਾ ਡੀ ਖਿਲਾਫ਼ ਹੂਯ ਸੀ ਸੋਰੇ ਘਰ ਵਿਚ ਉਸਦੀ ਇਕ ਨਨਾਣ ਸੀ ਓਹ ਉਸ ਤੋਂ ਜਲਣ ਰੱਖਦੀ ਸੀ ਓਹੋ ਮੁਰਾਦ ਨਾਂ ਦੇ ਕਿਸੇ ਬੇਲ ਚੂਲ ਨੂ ਪਾਰ ਕਰਦੀ ਸੀ ਚਿਤਿ ਹੇਅਰ ਟੀ ਸਹਤੀ ਏਕ ਡੋਜੀ ਨਾਲ ਮਨ ਦਾ ਪੇਟ ਸਾਂਜਾ ਕਰਨ ਲ੍ਘਇਆਨ ਇਸ ਹੀ ਜੁਘੀ ਮੇਰਾਂਜ੍ਯ ਨੂ ਸ਼ਿਹ੍ਤੀ ਨਾਲ ਮਿਲਣ ਲਗੀ ਕੁਛ ਸੰਯੰ ਪਿਚੁਨ ਸਿਹ੍ਤੀ ਦੀ ਸਤੀ ਨਾਲ ਹੇਅਰ ਟੀ ਰੰਜਾ ਹੇਅਰ ਟੀ ਰੰਜਾ ਪਾਜ ਗੀ ਪਤਾ ਲਗ੍ਹਨ ਉਤੁਨ ਰੰਘ ਪੁਰ ਖੀਰਾਂ ਡੀ ਬੰਦੀ ਉਨਾ ਨੂ ਪਰ ਕੀ ਫੇਰ ਲੇਯ ਹੇਅਰ ਨੂ ਉਨਾ ਨੀ ਪਿਚੁਨ ਕਰਦਿਆਂ ਇਸ ਪ੍ਰੇਮੀ ਜੋੜੇ ਨੂੰ ਫੜ ਲਿਆ ਤਦ ਇਹ ਮਾਮਲਾ ਕੋਟਕਬੂਲੇ ਦੀ ਰਾਜੀ ਕੋਲ ਆ ਗਿਆ ਉਸਨੇ ਦੋਹਾਂ ਪੀਰਾਂ ਨੂੰ ਸੁਨਣ ਪਿੱਛੋਂ ਫਸਲਾ ਹੀਰ ਰਾਂਝੇ ਦੇ ਹੱਕ ਵਿਚ ਕਰ ਦਿਤਾ ਇਕ ਰੁਪ ਈਏ ਅਨੁਸਾਰ ਇਸ ਪਿੱਛੋਂ ਹੀਰ ਦੇ ਰਾਂਝਾ ਚੂਚਕ ਕੋਲ ਅਗੀ ਫੇਰ ਹੀਰ ਨੂ ਏਨਾ ਦੀ ਸਹਮਤੀ ਪਿੱਛੋਂ ਸੁਖੀ ਸੁਖੀ ਵਸ਼ਨ ਲਗੇ ਡੋਜੀ ਰਿਵਾਯਤ ਅਨੁਸਾਰ ਜਦੋ ਏਹੀ ਜੋੜੀ ਹੀਰ ਦੇ ਮੈ ਪਿਉ ਕੋਲ ਜਾ ਪੁਨ੍ਚੀ ਤਾਂ ਉਨਾ ਦੀ ਪਾਰਟੀ ਉਨਾ ਦੇ ਪਾਰਟੀ ਸੂਜੀ ਨਾਲ ਹੇ ਸ਼ਾਕਰ ਹੂ ਗਈ ਹੇਅਰ ਡੀ ਮੰਪੇਯਾਂ ਨੀ ਮਛਲੀ ਹੂ ਕੀ ਰੰਜੀ ਨੂ ਕੇਹਾ ਬਕੇਦਾ ਜੰਜ ਲੈ ਕੇ ਹੀਰ ਨੂੰ ਵਿਆਹ ਕ ਲੈ ਕੇ ਜਾਇ। ਰਾਂਝਾ ਉਨਾ ਦੀ ਘਾਲ ਮਨ ਕੀ ਪਿੰਡ ਵਿਆਹ ਦਾ ਪ੍ਰਬੰਧ ਕਰਨ ਲੈ ਚਲਾ ਗਇਆ ਪਿੱਛੋਂ ਦਿ ਫੇਰ ਰਾਂਝਾ ਉਨਾ ਦੀ ਘਾਲ ਮਨ ਕੀ ਹੇਅਰ ਡੀ ਮੰਪੇਯਾ ਨੂ ਮੰਘੰਤ ਕਰੀ ਏਹੀ ਦਾਸੀ ਕੀ ਰੰਜੀ ਨੂੰ ਕਿਸੀ ਨੀ ਮਾਰ ਦੇਤਾ ਏਹੀ ਸੁਨ ਕੀ ਹੇਅਰ ਬੇਹੁਸ਼ ਹੂ ਗਈ ਤੇ ਹੀਰ ਦੇ ਚਾਚੇ ਨਾਲੋਂ ਉਸ ਨੂੰ ਜਹਰ ਪਿਆ ਦਿਤਾ ਓਧਰ ਹੀਰ ਦੇ ਮੌਤ ਖ਼ਬਰ ਸੁਨ ਕੇ ਰਾਂਝਾ ਵੀ ਪ੍ਰਾਣ ਤ੍ਯਾਗ ਦਿਤੇ ਮਿਰਜ਼ਾ ਸਾਹਿਬਾਂ ਖ਼ੀਵੇ ਮਾਨੀ ਦੇ ਸਰਦਾਰ ਖੀਵੇ ਖਾਨ ਦੀ ਇਕ ਧੀ ਸੀ ਉਸਦਾ ਨਾਂ ਸਾਹਿਬਾਂ ਸੀ ਇਸ ਪ੍ਰਤੀ ਕਹਾਣੀ ਦਾ ਨਾਇਕ ਮਿਰਜ਼ਾ ਡਰਨ ਵਾਦੇ ਕੀ ਪੇੰਡ ਵੇਕ੍ਜ ਵੇਨ੍ਜੇਨ ਨਾਮ ਡੀ ਵੇਆਕਤੀ ਕੇਰ੍ਦੇਆਂ ਸੇਬਾ ਮੇਰ੍ਜ੍ਯ ਦੀ ਰ੍ਸ਼੍ਟੀ ਦੀ ਮੰਮੀ ਦੀ ਟੀ ਸੀ ਸੇਬਾ